ਕਾਕੇ ਨੇ ਮੁਰਮੁਰੇ ਲਈ ਲੇਖਕ ਤੋਂ ਟਕੇ ਦੀ ਮੰਗ ਕੀਤੀ ਪਰ ਉਸ ਕੋਲ ਅੱਜ ਕੋਈ ਵੀ ਪੈਸਾ ਨਹੀਂ ਸੀ, ਘਰ ਦਾ ਖ਼ਰਚ ਉਧਾਰ ਤੇ ਚੱਲ ਰਿਹਾ ਸੀ, ਕਾਕੇ ਨੇ ਮੁਰਮੁਰੇ ਲਈ ਮੁੜ ਟਕੇ ਦੀ ਮੰਗ ਕੀਤੀ ਤਾਂ ਲੇਖਕ ਨੇ ਉਸ ਨੂੰ ਟਾਲਣਾ ਚਾਹਿਆ ਅਖੀਰ ਉਸ ਨੇ ਕਿਹਾ ਕਿ ਮੁਰਮੁਰਾ ਭੈੜਾ ਹੁੰਦਾ ਹੈ ਅਤੇ ਇਸ ਨਾਲ ਖੰਘ ਲੱਗ ਜਾਂਦੀ ਹੈ, ਪਰ ਕਾਕਾ ਕੁਝ ਵੀ ਸੁਣਨ ਲਈ ਤਿਆਰ ਨਹੀਂ ਸੀ, ਅਖੀਰ ਕਹਾਣੀਕਾਰ ਨੇ ਉਸ ਨੂੰ ਕਿਹਾ ਕਿ ਉਹ ਸ਼ਾਮ ਨੂੰ ਬਜ਼ਾਰੋਂ ਕੁਲਫ਼ੀ ਖਾਵਾਂਗੇ। ਕਿਸੇ ਹੋਰ ਛਾਬੜੀ ਵਾਲੇ ਦੇ ਆ ਜਾਣ ਦੇ ਡਰ ਤੋਂ ਕਹ ਕਹਾਣੀਕਾਰ ਕੜਕਦੀ ਧੁੱਪ ਵਿੱਚ ਬਾਹਰ ਨਿਕਲ ਗਿਆ ਅਤੇ ਸੜਕਾਂ ਤੇ ਕੀਮਤੀ ਸਮਾਂ ਬਰਬਾਦ ਕਰਦਾ ਰਿਹਾ। ਨੌਕਰੀ ਦੇ ਚਲੇ ਜਾਣ ਦੇ ਡਰ ਤੋਂ ਉਹ ਆਪਣੇ ਮਾਲਕ ਨੂੰ ਵੀ ਇਹ ਨਾ ਕਹਿ ਸਕਿਆ ਕਿ ਉਸ ਦਾ ਏਨੀ ਤਨਖ਼ਾਹ ਵਿੱਚ ਗੁਜ਼ਾਰਾ ਨਹੀਂ ਹੁੰਦਾ। ਕਿਸੇ ਜੇਤੂ ਵਾਂਗ ਕਾਕਾ ਨਾਲੀ ਵਿੱਚ ਡਿੱਗੇ ਸ਼ਾਹ ਦੇ ਮੁੰ ਮੁੰਡੇ ਵੱਲ ਦੇਖਦਾ ਰਿਹਾ ਸ਼ਾਹ ਦਾ ਮੁੰਡਾ ਗੁੱਸਾ ਖਾ ਕੇ ਉੱਠ ਖੜਾ ਹੋ ਗਿਆ ਕੁਲਫ਼ੀ ਦਾ ਨੁਕਸਾਨ ਅਤੇ ਆਪਣੀ ਬੇਇਜ਼ਤੀ ਉਸਨੂੰ ਜਿਵੇਂ ਨਵਾਂ ਜੋਸ਼ ਦੇ ਰਹੀ ਸੀ ਜਿਉਂ ਹੀ ਉਹ ਉੱਠਿਆ ਕਾਕੇ ਨੇ ਉਸਨੂੰ ਮੁੜ ਇੱਕ

ਸ਼ਾਮੀਂ ਲੇਖਕ ਦੇ ਵਾਪਸ ਆਉਣ ਤੇ ਕਾਕੇ ਨੇ ਕੁਲਫ਼ੀ ਖਾਣ ਲਈ ਜਾਣ ਬਾਰੇ ਪੁੱਛਿਆ ਤਾਂ ਉਸ ਨੇ ਉੱਪਰ ਜਾ ਕੇ ਫਿਰ ਬਹਾਨਾ ਬਣਾਇਆ ਕਿਹਾ ਕਿ ਹੁਣ ਰਾਤ ਹੋ ਗਈ ਹੈ ਇਸ ਲਈ ਉਹ ਕੱਲ੍ਹ ਕੁਲਫ਼ੀ ਖਾਣਗੇ। ਦੂਸਰੇ ਦਿਨ ਲੇਖਕ ਨੇ ਆਪਣੇ ਇੱਕ ਸਾਥੀ ਤੋਂ ਤਿੰਨ ਰੁਪਏ ਲਏ ਪਰ ਘਰਵਾਲੀ ਨੇ ਘਰ ਦੀਆਂ ਲੋੜਾਂ ਲਈ ਇਹ ਤਿੰਨ ਰੁਪਏ ਲੈ ਲਏ, ਲੇਖਕ ਨੇ ਜਦ ਕਾਕੇ ਨੂੰ ਕੁਲਫ਼ੀ ਖਵਾਉਣ ਲਈ ਕਿਹਾ ਤਾਂ ਉਸ ਨੇ ਆਖਿਆ ਬੜਾ ਉਹਨੂੰ ਯਾਦ ਰਹੈ ਰਹਿਣੈ ਮੈਂ ਟਕਾ ਦੇ ਛੱਡਾਂਗੀ ਲਈ ਕਾਕੇ ਨੇ ਦੁਪਹਿਰ ਦੀ ਨੀਂਦ ਤੋਂ ਜਾਗਦਿਆਂ ਹੀ ਕੁਲਫ਼ੀ ਦੀ ਮੰਗ ਕੀਤੀ।

ਗੁਜ਼ਰਿਆਂ ਘਰ ਮੁੜਿਆ ਤਾਂ ਕਾਕਾ ਸੌਂ ਚੁੱਕਾ ਸੀ ਕਹਾਣੀਕਾਰ ਉਸ ਨਾਲ ਲੰਮਾ ਪਿਆ ਬੇ ਬੇਚੈਨ ਰਿਹਾ ਰਾਤ ਨੂੰ ਸੁੱਤਾ ਪਿਆ ਵੀ ਕਾਕਾ ਕੁਲਫ਼ੀ ਕੁਲਫ਼ੀ ਬੋਲਦਾ ਰਿਹਾ ਸਵੇਰੇ ਜਾਗ ਜਾਗਦਿਆਂ ਕਾਕੇ ਨੇ ਕੁਲਫ਼ੀ ਦੀ ਮੰਗ ਕੀਤੀ। ਜਦੋਂ ਲੇਖਕ ਕੰਮ ਤੋਂ ਵਾਪਸ ਆਇਆ ਤਾਂ ਵੀ ਕਾਕੇ ਨੇ ਕੁਝ ਨਾ ਮੰਗਿਆ, ਲੇਖਕ ਰੋਟੀ ਖਾਣ ਤੋਂ ਬਾਅਦ ਦੁਪਹਿਰ ਦੀ ਨੀਂਦ ਲੈਣ ਲਈ ਲੇਟ ਗਿਆ ਕੁਲਫ਼ੀ ਵਾਲੇ ਦੇ ਹੋਕੇ ਨੇ ਉਸ ਨੂੰ ਜਗਾ ਦਿੱਤਾ ਕਾਕਾ ਬੂਹੇ ਲਾਗੇ ਨੇੜੇ ਖੜ੍ਹਾ ਹੋ ਕੇ ਦੇਖਣ ਲੱਗਾ ਲੱਗ ਪਿਆ, ਜਿਉਂ ਹੀ ਕੁਲਫ਼ੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਦੇ ਹੱਥ ਤੇ ਕੁਲਫ਼ੀ ਦੀ ਪਲੇਟ ਰੱਖੀ ਤਾਂ ਕਾਕਾ ਧੁੱਸ ਦੇ ਕੇ ਉਸ ਨੂੰ ਪੈ ਗਿਆ, ਪਲੇਟ, ਕੁਲਫ਼ੀ ਫਲੂਦਾ ਤੇ ਚਮਚਾ ਸਭ ਡਿਗ ਪਏ ਅਤੇ ਸ਼ਾਹ ਦਾ ਮੁੰਡਾ ਨਾਲੀ ਵਿੱਚ ਜਾ ਡਿੱਗਾ। ਉਸ ਜਦ ਉਹ ਉੱਠਿਆ ਤਾਂ ਕਾਕੇ ਨੇ ਉਸ ਨੂੰ ਮੁੜ ਅਜਿਹੀ ਢੁੱਡ ਮਾਰੀ ਕਿ ਉਹ ਮੁੜ ਨਾਲੀ ਵਿੱਚ ਜਾ ਪਿਆ ਸ਼ਾਹਣੀ ਲੇਖਕ ਦੇ ਘਰ ਕੇ ਆਈ। ਲੇਖਕ ਨੇ ਪਤਨੀ ਕਾਕੇ ਨੂੰ ਝਿੜਕਣ ਲ ਲੱਗੀ ਤਾਂ ਕਹ ਕਹਾਣੀਕਾਰ ਨੇ ਆਪਣੀ ਪਤਨੀ ਨੂੰ ਕਿਹਾ, ਕੁਝ ਵੰਡ ਸ਼ੁ ਸ਼ੁ ਸ਼ੁਦੈਣੇ ਕਾਇਰ ਪਿਉ ਦੇ ਘਰ

ਗੱਲ ਯਾਦ ਆਈ ਮੁੰਡਾ ਮੱਛਰ ਦਾ ਜਾਪਦਾ ਸੀ ਟਕਾ ਟਕਾ ਮੇਰੇ ਕੋਲ ਹੀ ਨਹੀਂ ਸੀ ਮੈਂ ਕਾਕੇ ਨੂੰ ਟਾਲਣ ਲਈ ਉਸਨੂੰ ਪਤਾ ਨਹੀਂ ਕਿਉਂ ਦਿੱਤਾ। ਖ਼ਬਰੇ ਵੱਡਾ ਲੋਭ ਦੇ ਕੇ ਭੁਲਾਉਣ ਲਈ ਮੁਰਮੁੰਦਾ ਮੁਰਮੁਰਾ ਗੰਦਾ ਹੁੰਦੈ ਅਸੀਂ ਸ਼ਾਮੀ ਬਾਜ਼ਾਰੋਂ ਕੁੁਲਫ਼ੀ, ਖਾਵਾਂਗੇ ਮੁਰਮੁਰਾ ਛੋਲੇ ਵਾਲਾ ਹੁਣ ਟਲ ਚੁੱਕਾ ਸੀ ਕਾਕਾ ਵੀ ਮੇਰੀ ਆਸ ਤੋਂ ਉਲਟ ਸ਼ਾਮੀਂ ਕੁਲਫ਼ੀ ਖਾਣੀ ਮੰਗ ਲਿਆ ਮੈਂ ਸਮਝਿਆ ਤਾਂ

ਸੋ ਮੈਂ ਕਪੜੇ ਪਾ ਕੇ ਕੜਕਦੀ ਧੁੱਪ ਵਿਚ ਬਾਹਰ ਨਿਕਲ ਗਿਆ ਤੇ ਸੜਕਾਂ ਤੇ ਸਮਾਂ ਕਤਲ ਕਰਦਾ ਰਿਹਾ, ਕੀਮਤੀ ਸਮਾਂ ਮੈਂ ਇਕ ਟੱਕੇ ਦੀ ਮੰਗ ਤੋਂ ਬਚਣ ਲਈ ਨਾਸ ਕਰਦਾ ਰਿਹਾ ਸਾਂ ਮੈਂ ਆਪਣੇ ਮਾਲਕ ਨੂੰ ਕਿਉਂ ਨਹੀਂ ਕਹਿੰਦਾ ਕਿ ਮੇਰਾ ਇੰਨੇ ਵਿਚ ਗੁਜ਼ਾਰਾ ਨਹੀਂ ਹੁੰਦਾ।

ਜਾਂਦੀ ਤਾਂ ਜਾਓ, ਜੋ ਇਕੱਠੀ ਮੰਗ ਨਾ ਕਰਨ, ਮੰਗ ਕੀਤਿਆਂ ਕਈ ਵਾਰੀ ਨੌਕਰੀਓਂ ਜਵਾਬ ਹੋ ਜਾਂਦਾ ਹੈ। ਮੈਂ ਡਰ ਗਿਆ ਹਾਂ ਬੇਰੁਜ਼ਗਾਰੀ ਦੇ ਭਿਆਨਕ ਭਵਿੱਖ ਨੇ ਮੈਨੂੰ ਕੰਬਾ ਦਿੱਤਾ ਕਾਇਰਾਂ ਵਾਂਗ ਮੈਂ ਸਦਾ ਤੋਂ ਚੁੱਪ ਰਿਹਾ ਸਾਂ, ਮੈਂ ਹੁਣ ਚੁੱਪ ਰਹਿਣ ਦਾ ਫੈਸਲਾ ਕੀਤਾ। ਸ਼ਾਮੀਂ ਇਹ ਸਮਝ ਕੇ ਕਿ ਕਾਕਾ ਛੇਤੀ ਸੌਂ ਜਾਂਦਾ ਹੈ, ਮੈਂ ਦਬੇ ਪੈਰੀਂ ਘਰ ਪਹੁੰਚਦਿਆਂ ਅਵਾਜ਼ ਨਾ ਮਾਰੀ ਕੇਵਲ ਕੁੰਡਾ ਹੀ ਖੜਕਾਇਆ, ਉੱਤੋਂ ਹੀ ਅਵਾਜ਼ ਆਈ, ਜਾ ਦਾ ਜੀ, ਆਇਆ ਜੇ ਤੇ ਥੋੜ੍ਹੇ ਚਿਰ ਮਗਰੋਂ ਕਾਕੇ ਨੇ ਆਣ ਬੂਹਾ ਖੋਲ੍ਹਿਆ ਦਾ ਜੀ ਕੁਲਫ਼ੀ ਖਾਣ ਜਾਣਾ ਹੈ ਉਸ ਨੇ ਆਸ-ਭਰਪੂਰ ਲਹਿਜੇ ਵਿਚ ਪੁੱਛਿਆ। ਕਾਕਾ ਮਨ ਨਿਮੋਝੂਣਾ ਜਿਹਾ ਹੋ ਕੇ ਅੱਗੇ ਲੱਗ ਤੁਰਿਆ, ਮੰਜੇ ਤੇ ਬੈਠ ਕੇ ਕਾਕੇ ਨੂੰ ਗੋਦ ਵਿਚ ਲੈ ਕੇ ਮੈਂ ਪਿਆਰ ਨਾਲ ਕਿਹਾ, ਹੁਣ ਰਾਤ ਪੈ ਗਈ ਏ ਕੁਲਫ਼ੀ ਕੱਲ੍ਹ ਖਾਵਾਂਗੇ। ਲੇਖਕ ਦੱਸਦਾ ਹੈ ਕਿ ਮੁੰਡਾ ਕਾਕਾ ਮੱਛਰ ਦਾ ਲੱਗਦਾ ਸੀ ਲੇਖਕ ਕੋਲ ਟਕਾ ਨਹੀਂ ਸੀ, ਉਸ ਨੇ ਕਾਕੇ ਨੂੰ ਟਕਾਉਣ ਲਈ ਉਸਨੂੰ ਪਤਾ ਨੀ ਕਿਉਂ ਸ਼ਾਇਦ ਵੱਡਾ ਲਾਲਾਚ ਦੇ ਕੇ ਭੁਲਾਉਣ ਲਈ ਕਹਿ ਦਿੱਤਾ ਮੁਰਮੁਰਾ ਗੰਦਾ ਹੁੰਦਾ ਹੈ ਅਸੀਂ ਸ਼ਾਮ ਬਜ਼ਾਰੋਂ ਕੁਲਫ਼ੀ ਖਾਵਾਂਗੇ। ਮੁਰਮੁਰਾ ਛੋਲੇ ਵੇਚਣ ਵਾਲਾ ਤਾਂ ਹੁਣ ਟਲ ਚੁੱਕਾ ਸੀ, ਲੇਖਕ ਦੀ ਆਸ ਦੇ ਉੱਲਟ ਕਾਕਾ ਵੀ ਸ਼ਾਮ ਨੂੰ ਕੁਲਫ਼ੀ ਖਾਣ ਦੀ ਮੰਗ ਕਰਨ ਲੱਗ ਪਿਆ ਸੀ, ਲੇਖਕ ਨੇ ਸਮਝਿਆ ਕਿ ਬਲਾ ਟਲ ਗਈ ਹੈ ਪਰ ਉਸਨੇ ਸੋਚਿਆ ਕਿ ਕਿਤੇ ਕੋਈ ਹੋਰ ਛਾਬੜੀ ਵਾਲਾ ਹੀ ਨਾ ਆ ਜਾਵੇ ਇਸ ਲਈ ਉਹ ਕੱਪੜੇ ਪਾ ਕੇ ਕੜਾਹ ਕੜ ਕੜਾਕੇ ਦੀ ਬਹੁਤੀ ਤੇਜ਼ ਧੁੱਪ ਵਿੱਚ ਬਾਹਰ ਚਲਾ ਗਿਆ ਅਤੇ ਸੜਕਾਂ ਤੇ ਸਮਾਂ ਕ ਕਤਲ ਕਰਦਾ ਭਾਵ ਬਰਬਾਦ ਕਰਦਾ ਰਿਹਾ ਇੱਕ ਟਕੇ ਦੀ ਮੰਗ ਤੋਂ ਬਚਣ ਲਈ ਉਹ ਕੀਮਤੀ ਸਮੇਂ ਨੂੰ ਤਬਾਹ ਬਰਬਾਦ ਕਰਦਾ ਰਿਹਾ ਲੇਖਕ ਸੋਚਦਾ ਹੈ

ਲੇ ਇਕੱਲੇ ਵਿਅਕਤੀ ਦੀ ਆਵਾਜ਼ ਭਾਵੇਂ ਕਿੰਨੀ ਵੀ ਉੱਚੀ ਹੋਵੇ ਪਰ ਉਹ ਨਹੀਂ ਸੁਣਦੀ। ਬਾਹਰੋਂ ਛੋਲੇ ਦਾ ਹੋਕਾ ਗੂੰਝਦਾ ਸੁਣਾਈ ਦਿੰਦਾ ਹੈ ਤੇ ਨਾਲ ਹੀ ਕਾਕੇ ਨੇ ਦੀ ਕੀਤੀ ਲੇਖਕ ਦਿਨੇ ਹਾਲਤਾਂ ਨੂੰ ਘਬਰਾਹਠ ਜਿਹੀ ਵਿੱਚ ਕਾਕੇ ਨੂੰ ਕਿਹਾ ਕਿ ਟਕਾ ਟਕਾ ਭੈੜਾ ਹੁੰਦੀ ਹੈ ਸਤਿ ਸ੍ਰੀ ਅਕਾਲ।

ਢਿੱਲੀ ਮੈਂ ਢਿੱਲੀ ਬੜੀ ਆਵਾਜ਼ ਆਉਣ ਡੇਈ ਤੇਰੀ

ਤਾਂ ਢਿੱਲੇ ਨਹੀਂ ਹੈਗੇ ਦਾੜ੍ਹ ਚ ਬੜੀ

ਨਹੀਂ ਮਿਰਚਾਂ ਵੱਲ ਤਾਂ ਜਿਹੜਾ ਹੈ ਹੀ ਹੈ, ਦਾੜ੍ਹ ਨੇ ਬੜਾ ਸਤਾਇਆ, ਪੀੜ੍ਹ ਬੜੀ ਹੋਣ ਡੇਈ ਹੈ ਮਿਰਚਾਂ ਵੱਲ ਵੀ ਧਿਆਨ ਹੋਣਾ ਹੈ ਮਿਰਚਾਂ ਤੋੜਨ

ਚਵਾਈ ਵੀ time ਨਾਲ ਖਾਇਆ ਕਰ ਕਿ ਬੇਟਾਈਮੀ ਦਵਾਈ ਖਾਈ ਜਾਇਆ ਕਰਦੀ ਤੂੰ ਨਹੀਂ ਜਦੋਂ ਦੀ ਲਿਆਂਦੀ ਉਦੋਂ ਦੀ ਖਾਧੀ ਨਹੀਂ ਨਾ ਮੈਂ ਪਹਿਲਾਂ ਖਾਧੀ ਸੀ ਸਵੇਰੇ ਲੌਂਗ ਲੂਂਗ ਦੇ ਕੇ ਦੇਖਣੇ ਵਿੱਚ ਲੋਂਗ ਕਿੱਥੇ ਦੇਵਾਂ

ਹੋਰ ਵਧੀਆ ਲੌਂਗਾਂ ਦਾ ਤੇਲ ਉੱਥੋ ਲਿਆਉਂਦੀ ਉਹ ਦਵਾਈਆਂ ਖਾਈ ਜਾਂਦੀ ਹੈ ਪੰਡਾਂ ਦੀਆ ਪੰਡਾਂ,

ਉੱਥੋ ਦਾੜ੍ਹ ਪੀੜ੍ਹ ਦੀ ਦਵਾਈ ਲਈ ਤੇ ਬੜੀ ਛੇਤੀ ਆਉਂਦਾ ਹੀ ਹੈ

ਹੂੰ ਨਾਲ ਤੀਹਾਂ ਰੁਪਇਆ ਦਾ ਲੌਂਗਾਂ ਦਾ ਤੇਲ ਲਿਆਉਂਦੀ ਆ ਤੇ ਉਹ ਇੱਕ ਦੋ ਵਾਰ ਲਾਈਂ ਤੇ ਵੇਖੀ ਰੇਸ਼ਾ ਖੁਰ ਜਾਣਾ ਵਿੱਚੋਂ ਸਾਰਾ ਨਹੀਂ ਦਵਾਈ ਤਾਂ ਹੁਣ ਮੈਂ ਲਿਆਂਦੀ, ਬੜੀ ਮਹਿੰਗੀ ਲਿਆਂਦੀ, ਦੋ ਸੌ ਦੀਆਂ ਉਹਨੇ ਚਾਰ ਖੁਰਾਕਾਂ ਦਿੱਤੀਆਂ ਅੱਛਾ ਚੱਲ ਉਹਦੇ ਨਾਲ ਭਾਵੇਂ ਆ ਜਾਏ ਅਰਮਾਨ ਨਹੀਂ ਉਹ ਮੈਂ ਅੱਗੇ ਵੀ ਖਾਧੀ ਮੈਂ ਦਵਾਈ ਦੂਜੀ ਦਾੜ੍ਹ ਪੀੜ ਜਦੋਂ ਹੁੰਦੀ ਸੀ ਤਾਂ ਉਦੋ ਦੀ ਚਾਚੀ ਟੋਕੀ ਜਾ ਵਿੱਚੋਂ ਗੱਲਬਾਤ ਕੋਈ ਅੱਛਾ ਅੱਛਾ ਚੰਗਾ ਹੈਂ ਹੈਂ ਤੂੰ ਹੁਣ ਉਹ ਲੌਂਗਾਂ ਵਾਲਾ ਤੇਲ ਲਿਆ ਕੇ ਉਹ ਲਾ ਲਾ ਨਾ ਹੁਣ ਲੌਗਾਂ ਜੋਗੇ ਕਰ ਪਹਿਲੇ ਤੇ ਮੈਂ ਜੀ ਉਹ ਤਾਂ ਤੀਹਾ ਰੁਪਇਆ ਦਾ ਆਉਣਾ ਤੂੰ ਕਰਨਾ ਤਾਂ ਉੱਥੇ ਬਾਰਾਂ ਸੌ ਆ

ਕਈ ਜਾਣ ਵਾਲੇ ਹੈ ਆਹੋ ਕਿਸੇ ਤੋਂ ਮੰਗਵਾ ਲੂ ਗੀ ਨਾ ਤੀਹ ਰੁਪਈਏ ਦੇ ਦਾਂ ਗੀ ਇਹ ਵੀ ਇਲਾਜ ਵਰਤ ਲਾ ਹੋਰ ਜੇ ਸਾਰੇ ਵਰਤ ਲਏ ਤਾਂ

ਦਵਾਈਆਂ ਇਹ ਘੱਟ ਅਸਰ ਕਰਦੀਆਂ ਚਾਚੀ ਜਿੰਨ੍ਹਾ ਆਪਣੇ ਜ਼ੋਰਾ ਪਾ ਕੇ ਹੱਟਦੀ ਦਾੜ੍ਹ ਪੀੜ ਵੀ

ਐਨੀ ਜ਼ਬਰਦਸਤ ਹੁੰਦੀ ਪਤਾ ਨਹੀਂ ਕਿੱਥੋਂ ਐਨੀ ਤੇਜ਼ ਦਾੜ੍ਹ ਪੀੜ ਹੁੰਦੀ ਤੇ ਮੱਸਿਆ ਹੋ ਗਈ ਤੇ ਨਾ ਮੱਸਿਆ ਪੁੰਨਿਆ ਨੂੰ ਫੇਰ ਦਾੜ੍ਹ ਪੀੜ ਹੋਣ ਡੇ ਪੈਂਦੀ ਰੇਸ਼ਾ ਪੈ ਜਾਂਦਾ ਨਾ ਗੁਰਮੀਤ ਸਵੇਰੇ ਕਹਿਣ ਡੇਈ ਸੀ ਆਪਣੇ ਹਿੱਸੇ ਦੀ ਲੋਅ ਫੇਰ ਮੈ ਕਿਹਾ ਸੀ ਉਹ ਤਾਂ ਮੈਂ ਫੇਰਨੀ ਮੈਂ ਭਾਵੇਂ ਮਰ ਵੀ ਜਾਊਂ ਤਾਂ ਵੀ ਨਹੀਂ ਫੇਰਦੀ

ਹੁਣ ਨਹੀਂ ਲੱਗਦੀਆਂ ਗੱਲਾਂ ਲੋਆਂ ਲਾਵਾਂ ਵਾਲੀਆਂ ਹੈ ਹੈਂ ਲੋਅ ਕੋਈ ਨਹੀਂ ਫੇਰਦਾ ਹੁਣ ਹੂੰ

ਉਹ ਰੱਬ ਨੇ ਦੇ ਦੇਣਾ ਅਰਮਾਨ ਆਪੇ ਹੀ ਕੁੱਝ ਨਹੀਂ ਹੋਣਾ

ਇਹ ਐਵੀਂ ਵਹਿਮਾਂ ਚ ਪੈਣ ਵਾਲੀ ਗੱਲ ਚਾਚੀ,

ਹੁਣ ਕੌਣ ਫੇਰਦਾ ਵਾ ਲੋਆ ਲਾਵਾਂ ਹੁਣ ਨਹੀਂ ਕੋਈ ਵਿਚਾਰ ਕਰਦਾ ਕੋਈ, ਇਹਦੇ ਚ ਕੰਮ ਨਹੀਂ ਕਰਦਾ ਕੋਈ ਵੀ

ਉਹੀ ਕਰੇਗਾ ਜੋ ਕਰੇਗਾ ਮਾਲਕ ਸਾਡਾ ਬੇੜੀ ਇੱਕੋ ਪਾਸੇ ਤਰਦੀ ਦੋਹਾਂ ਪਾਸੇ ਨਹੀਂ ਤਰਦੀ

ਬਾਬਾ ਜੀ ਆਪਣੇ ਆਪ ਤੇ ਮਿਹਰ ਕਰੂਗਾ ਜੰਗਜੀਤ ਬਾਬਾ ਜੀ ਹੁਣ

ਅਹ ਤਿੰਨ ਜਣੇ ਉਹ ਵੀ ਨਹੀਂ ਚੜਾਵਾ ਜਿਹਾ ਕੀ ਕਹਿੰਦੇ

ਪਹਿਲਾਂ ਤੇ ਭੈਣਾਂ ਇਹਦੀਆਂ ਹੈ ਨਹੀਂ ਤੇ ਹੁਣ ਕਿੱਥੋਂ ਆ ਗਈਆਂ

ਸਿਰ ਧੋਣਾ ਨਹੀਂ ਨਹਾਉਣਾ ਨਹੀਂ ਉਹ ਜੜਾਵਾਂ ਬੱਝਣੀਆਂ

ਆਹੋ ਹੁਣ ਮੇਲਾ ਹੀ ਉੱਥੇ ਪਤਾ ਨਹੀਂ ਭਲਾ ਸਜਾਈ ਸਜੂਈ ਜਗ੍ਹਾ ਉਹ ਉੱਧਰ ਮਸੀਤ ਵੱਲ ਇੱਧਰ ਭਿੰਦਰ ਕੇ ਬੂਹੇ ਘਰੀ

ਆਹੋ ਪਤਾ ਨਹੀਂ ਕਿੱਦਣ ਮੇਲਾ ਕਹਿਣ ਡੇਈ ਆਹੋ ਹਾੜ੍ਹ ਦੇ ਬਾਈਏ ਤੇਈਏ ਹੁੰਦਾ ਮੇਲੇ

ਆਹ ਤੇ ਵੀਹਵੀਂ ਸਾਡੀ ਉੱਥੇ

ਇਸ ਤਰ੍ਹਾਂ ਹੀ ਬਸ ਦਿਨ ਹੁਣ ਲੰਘਦੇ ਜਾਂਦੇ ਅਗਾਂਹ ਅਗਾਂਹ ਆਹ ਤਾਂ ਹਾੜ੍ਹ ਦਾ ਮਹੀਨਾ ਹੀ ਆ ਅਤੇ ਸਾਨੂੰ ਹਾੜ ਦਾ ਵੀ ਨਹੀਂ ਪਤਾ ਬਈ ਮਹੀਨਾ ਹਾੜ ਦਾ ਵਾ

ਹੋਰ

ਸਾਡੇ ਪਿੰਡ ਮੇਲਾ ਉਹ ਤੇ ਛੇ ਤਾਰੀਖ ਦੇ ਖੰਡੇ ਸ਼ਾਹ ਦੇ

ਬਾਈਏ ਛੇ ਤੇ ਕਿੱਥੇ ਹੁੰਦਾ, ਬਾਈਏ ਹੁੰਦਾ ਖੰਡੇ ਸ਼ਾਹ,

ਆਹੋ ਬਾਈ ਤਾਰੀਖ ਹਾੜ ਦੀ ਹੁੰਦੀ ਹੈ ਇੱਥੇ ਖੰਡੇ ਸ਼ਾਹ

ਹੋਰ ਠੀਕਠਾਕ ਚੱਲ ਜੇ ਕਿਸੇ ਨੂੰ ਮੰਨਣਾ, ਇੱਕ ਨਿੰਦਿਆ ਨਾ ਕਰੋ ਨਹੀਂ ਉਹ ਤਾਂ ਨਿਦਿਆ ਥੋੜ੍ਹੀ ਆ ਜਾਣ ਵਾਲੇ ਚੱਲੋਂ ਜਾਂਦੇ ਜਿੱਥੇ ਜਿੱਥੇ ਲੋਕਾਂ ਨੇ ਦਿੱਤੀ ਉੱਧਰ ਹਰ ਇੱਕ ਨੂੰ ਤੰਦਰੁਸਤੀ ਦੇਵੇ, ਦੇਵੇ ਹਰ ਇੱਕ ਨੂੰ ਹਾਂ ਸਾਡੇ ਹੁਣ ਪੇਕੇ ਜਾਂਦੇ ਨਾ ਚੱਲ ਖਦਾ ਹਰ ਇੱਕ ਤੰਦਰੁਸਤੀ ਦੇਵੇ

ਮੰਨੋ ਨਾ ਤੇ ਇੱਕ ਨਿੰਦਿਆ ਵੀ ਨਾ ਕਰੋ

ਨਹੀਂ ਜਿਹਨੂੰ ਮੰਨਣਾ ਨਹੀਂ ਉਹਦੀ ਫੇਰ ਨਿੰਦਿਆ ਵੀ ਕਿਉਂ ਕਰਨੀ ਪਰ ਜਿੰਨਾ ਸਾਡੇ ਮੇਰੇ ਪੇਕੇ ਮੇਲਾ ਲੱਗਦਾ ਹੁਣ ਨਹੀਂ ਉਹ ਜਿਹੀ ਗੱਲ ਕਰੀ ਹੁਣ ਨਹੀਂ ਕਿਤੇ ਵੀ ਲੱਗਦੇ ਹੁਣ ਮੇਲੇ ਪਤਾ ਹੁਣ ਗਾਉਣ ਵਾਲੀਆਂ ਤੇ ਕਿਤੇ ਨਾਚ ਇਹ ਕਿਤੇ ਕੋਈ ਤੇ ਹੁਣ ਨਹੀਂ ਹੁਣ ਲੋਕੀ ਦੁਨੀਆ ਡਰਦੀ ਹੈ

ਹੁਣ ਨਹੀਂ ਮੇਲਿਆਂ ਮੂ਼ਲਿਆ ਚ ਲੋਕੀ ਘੱਟ ਜਾਂਦੇ ਨੇ ਹੁਣ ਮੇਲੇ ਰੱਬ ਵੱਲੋ ਡੇ ਪਏ ਮੰਨਣ ਲੋਕੀ ਰੱਬ ਵੱਲ ਹੋ ਗਏ ਹੈ

ਨਹੀਂ ਚੱਲੋ ਮੰਨਦੇ ਆ ਜਿਹੜੇ ਮੰਨਦੇ ਆ ਆਹੋ ਫੇਰ ਮੈਂ ਕਹਿੰਦੀ ਸੀ ਜਿਹੜੇ ਮੰਨਦੇ ਹੈ ਉਹ ਮੰਨਦੇ ਵੀ ਹੈ ਹਾਂ ਉਹਨਾ ਨੂੰ ਬਥੇ੍ਰੀ ਰੱਬ ਦਿੰਦਾ ਹੈ

ਚੱਲੋ ਰੱਬ ਹਰੇਕ ਨੂੰ ਤੰਦਰੁਸਤੀ ਦੇਵੇ